ਹਾਂਜੀ. ਜਿਵੇਂ ਪੰਜਾਬੀ language ਵੀ ਤਾਂ easy ਏ ਸਿੱਖਣੀ ਵੀ

ਪੰਜਾਬੀ ਤਾਂ ਮੈਂ ਕਿਹਾ ਸਭ ਤੋ ਸੋਖੀ ਏ ਇੰਨੀ ਸੋਖੀ ਬੋਲਣੀ ਏ ਪੰਜਾਬੀ ਚ ਤਾਂ ਪਿਆਰ ਹੀ ਬਹੁਤ ਜਿਆਦਾ ਲੋਕ ਇੰਨੇ ਪਿਆਰ ਨਾਲ ਬੋਲਦੇ ਨੇ ਪੰਜਾਬੀ ਹਾਂਜੀ ਹਾਂਜੀ.

ਮਲਵਈ ਦੀ ਅਲੱਗ ਪਹਿਚਾਣ ਹੁੰਦੀ ਏ ਪੰਜਾਬੀ ਬੋਲਣ ਦੀ ਠੀਕ ਹੈ ਮਾਝੇ ਵਾਲਿਆ ਦੀ ਅਲੱਗ ਹੁੰਦੀ ਏ ਹਾਂ ਉਹ ਤਾਂ ਉਨ੍ਹਾਂ ਦੇ ਬੋਲਣ ਦੇ ਨਾਂ style ਤੋ ਹੀ ਪਤਾ ਲੱਗ ਜਾਂਦਾ ਕੇ ਇਹ ਕਿਹੜੇ ਇਲਾਕੇ ਦੇ ਨੇ ਕਿਉਂਕਿ ਬੋਲਦੇ ਹੀ ਇੰਨੇ ਪਿਆਰ ਨਾਲ ਨੇ ਲੋਕੀ ਪੰਜਾਬੀ ਨੂੰ

ਕੁੱਝ ਆਪਣੀ ਧਰਤੀ ਗੁਰੂਆਂ ਪੀਰਾਂ ਪੀਰਾਂ ਨਾਲ ਦੇਖ ਲੋ ਹਨਾ ਕਿੰਨੀ ਵਧੀਆ ਆਪਣੀ ਪੰਜਾਬ ਦੀ ਧਰਤੀ ਏ ਹਰ ਤਰ੍ਹਾਂ ਦਾ ਇੱਥੇ ਬੰਦਾ ਰਹਿੰਦਾ ਜਿਵੇਂ

ਪੰਜਾਬੀ ਹਿੰਦੂ ਸਾਰੇ ਹਾਂ ਹਾਂ ਆਪਣੇ ਪੰਜਾਬ ਵਿੱਚ ਹਰੇਕ ਬੰਦਾ ਰਹਿੰਦਾ ਆਪਣੇ ਪੰਜਾਬ ਦੀ ਧਰਤੀ ਹੈ ਹੀ ਇੰਨੀ ਪਵਿੱਤਰ

ਦਿਲ ਛੇਤੀ ਲੱਗ ਜਾਂਦਾ ਤਾਹੀ ਇੰਨੇ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਾਂਜੀ. ਹੋਰ ਦੱਸੋ ਤੁਸੀਂ ਤੁਹਾਡੇ brother ਵੀ ਦਸਤਾਰ ਬੰਨਦੇ ਨੇ ਜਾਂ ਉਨ੍ਹਾਂ ਨੇ ਵੀ ਕਟਿੰਗ ਕਰਵਾਈ ਹੋਈ ਏ. ਹਾਂ ਮੇਰੇ ਮਤਲਬ ਦੋ ਭਾਈ ਨੇ ਨਾ ਇੱਕ ਤੇ ਦਸਤਾਰ ਬੰਨਦਾ ਇੱਕ ਦੇ ਕਟਿੰਗ ਏ ok ok

ਲੱਗ ਈ ਜਾਏਗਾ ਬੰਨਣ ਹਾਂ ਹਾਂ ਉਹ ਕਹਿੰਦਾ ਜਿਹਦੇ ਕਟਿੰਗ ਏ ਕੀ ਮੈਂਨੇ ਵੀ ਦਸਤਾਰ ਬੰਨਣੀ ਸਿੱਖਣੀਏ ਮੈਂ ਵੀ ਬੰਨਿਆ ਕਰੂਗਾ ਕਿ ਮਤਲਬ ਸਰਦਾਰ ਬੰਦੇ ਦੀ ਤਾਂ ਇੱਕ ਕਹਿੰਦੇ ਟੋਹਰ ਹੀ ਵੱਖਰੀ ਹੁੰਦੀ ਏ ਤੇ ਉਹ ਆਪਣੀ ਆਪਣੀ ਮਤਲਬ ਵੀ ah protect ਵੀ ਆਪਾਂ ਬਹੁਤ ਰਹਿਨੇ ਆਂ ਉਹਦੇ ਨਾਲ ਜਿਹੜੇ ਇਹ ਗੁਰੂਆ ਨੇ ਸੋਚ ਕੇ ਬਣਾਈ ਏ ਦਸਤਾਰ

ਹਾਂ ਉਹ ਤਾਂ ਚੱਲ ਹੈ

ਜੋ ਵੀ ਏ ਇੱਕ ਕਹਿੰਦੇ ਨੇ ਸਰਦਾਰ ਬੰਦੇ ਦੀ look ਹੀ ਅੱਡ ਜਹੀ ਹੁੰਦੀ ਏ ਜਦ ਉਹ ਪੱਗ ਬੰਨ ਕੇ ਬਾਹਰ ਆਉਂਦਾ ਕੀਤੇ ਜਾਂਦਾ. ਹਾਂਜੀ ਹਾਂਜੀ ਬਿਲਕੁਲ ਮੇਰਾ brother ਵੀ ਪਹਿਲਾਂ ਉਹਨੇ ਕਟਿੰਗ ਕਰਵਾ ਲਈ ਸੀ. ਤੇ ਉਸ ਤੋ ਬਾਅਦ ਹੁਣ ਕਿਹ ਹੁਣ ਉਹ ਮਤਲਬ ਪੱਗ ਬੰਨਣ ਲੱਗ ਗਿਆ. ਤੇ ਇੱਕ ਆਹ recently Canada ਤੋਂ ਵੀ ਮੁੰਡਾ ਆਇਆ ਪਤਾ ਨੀ Canada ਤੋਂ ਪਤਾ ਨੀ America ਤੋਂ ਕਟਿੰਗ ਰੱਖਦਾ ਸੀ ਉਹ ਵੀ ਹੈਗਾ ਪੰਜਾਬੀ ਸੀਗਾ ਮੁੰਡਾ ਵੀ ਤੇ ਆਪਣੇ ਪੰਜਾਬ ਆ ਕੇ ਉਹਨੇ ਤੋਂ ਵਧੀਆ ਪੈਰ ਰੱਖਿਆ ਤੇ ਸਰਦਾਰ ਬਣ ਗਿਆ ਇੰਨੀ ਵੱਡੀ ਦਾੜੀ ਵੀ ਰੱਖੀ ਉਹਨੇ ਹੁਣ ਤੇ ਵਿਆਹ ਵਿਆਹ ਹੋਇਆ ਉਹਦਾ recently ਹੁਣੀ ਪਾਠ ਕਰਦਾ ਸਵੇਰੇ ਸ਼ਾਮ ਬਹੁਤ ਵਧੀਆ ਲੱਗਿਆ ਉਹਦਾ ਸਾਰੇ ਲੋਕਾਂ ਨੇ ਉਹਨੂੰ ਬਹੁਤ appreciate ਕੀਤਾ ਵੀ ਬਹੁਤ ਵਧੀਆ ਕੰਮ ਕੀਤਾ ਉਹਨੇ ਹਾਂ ਮੈ ਹੁਣ ਦੇਖਦੀ ਆਂ ਕਈ ਵਾਰ ਬਾਹਰਲੇ ਜਿੱਦਾਂ ਮੁੰਡੇ ਨੇ ਹਨਾ. ਉਹ ਵੀ ਕਹਿੰਦੇ ਨੇ ਕੀ ਸਾਨੇ ਵੀ ਐਵੇਂ ਪੱਗ ਬੰਨਣੀ ਏ ਉਨ੍ਹਾਂ ਨੂੰ ਵੀ ਮਤਲਬ ਇਹ ਚੀਜ਼ਾ ਬਹੁਤ ਵਧੀਆ ਲੱਗਦੀਆਂ ਨੇ ਉੱਧਰਲੀਆਂ ਕੁੜੀਆਂ ਜਿਨ੍ਹਾਂ ਦੇ ਉਹ ਵੀ ਗੁੱਤ ਕ਼ਰ ਰਹੀਆਂ ਨੇ ਕੀ ਹਾਂ ਅਸੀਂ ਪੰਜਾਬੀਆ ਦੀ ਤਰ੍ਹਾਂ ਮਤਲਬ ਡੋਰੀ ਪਾ ਕੇ ਗੁੱਤ ਕਰਦੀਆਂ ਨੇ ਹਾਂਜੀ ਹਾਂਜੀ. ਉੱਪਰ ਦੀ ਤੇ ਸਗੋਂ ਬਾਹਰਲੇ ਲੋਕ ਅੱਜਕਲ ਪੰਜਾਬ ਪੰਜਾਬ ਦੇ ਮੁੰਡੇ ਕੁੜੀਆਂ ਨਾਲ ਹੀ ਵਿਆਹ ਕਰਵਾ ਰਹੇ ਨੇ ਨਾ. ਹਾਂਜੀ ਹਾਂਜੀ ਬਿਲਕੁਲ ਜੋ ਮਰਜੀ

ਵਧੀਆ ਲੱਗਦਾ ਹੁੰਦਾ ਜਿਵੇਂ ਪੰਜਾਬ ਦਾ ਨਾ ਮੈਨੂੰ ਤਾਂ ਨਹੀਂ ਲੱਗਦਾ ਕਿਤੇ ਹੋਰ ਇੰਨਾ ਵਧੀਆ culture ਹੋਊਗਾ ਆਪਾਂ ਪੰਜਾਬ ਵਿੱਚ ਰਹਿਨੇ ਆਂ ਨਾ ਤਾਂ ਆਪਾਂ ਨੂੰ ਬਹੁਤ ਜਿਆਦਾ ਪੰਜਾਬ ਨਾਲ ਪਿਆਰ ਏ ਨਾ ਹਾਂਜੀ.

ਗਾਣੇ ਵੀ ਬਹੁਤ famous ਹੋਣ ਲੱਗ ਗਏ ਪੰਜਾਬੀ ਹਾਂ ah ਜਿਹਦੇ

ਕੁੜੀ ਤਾਂ ਪੰਜਾਬ ਦੀ ਓ ਆ ਮੁੰਡਾ ਬਾਹਰੋ ਆਇਆ ਹੋਇਆ ਮੁੰਡੇ ਦੀ demand

ਅੱਛਾ ਕੁੜੀ ਪੰਜਾਬ ਦੀ ਆ ਹਾਂਜੀ ਹਾਂਜੀ. ਕੁੜੀ ਤੇ ਬਹੁਤ ਸੋਹਣੀ ਲੱਗਦੀ ਏ ਜਦੋੰ ਸਲਵਾਰ ਸੂਟ ਪਾਉਂਦੀ ਏ ਨਾ

ਆਪਣੇ ਇੱਧਰ ਦਾ trouser ਤੇ ਆਪਣੀ shirt ਹਾਂ ਹਾਂ ਜਦੋੰ ਸਲਵਾਰ ਸੂਟ ਪਾ ਕੇ ਬੰਦਾ ਤਿਆਰ ਹੁੰਦਾ ਨਾ ਤਾਂ

ਇਹ ਤਾਂ ਨਾਲ national dress ਆ ਆਪਣੀ ਪਾਕਿਸਤਾਨ ਦੀ ਵੀ ਪੰਜਾਬ ਦੀ ਵੀ ਹਾਂ ਕੀ ਕਿਹਾ ਮੈਂ ਕਿਹਾ ਇਹ ਤਾਂ ਨਾਲੇ ਹੁਣ national dress ਬਣ ਗਈ ਪੰਜਾਬ ਤੇ ਪਾਕਿਸਤਾਨ ਦੀ

ਹਾਂ ਆਹ ਤਾਂ ਸਹੀ ਕਿਹਾ ਤੂੰ ਹੋਰ ਕੀ ਜਦੋੰ ਜਾਗੋ ਤੇ ਵੀ ਤਾਂ ਆਪਾਂ ਜਦੋੰ ਆਪਣੀ ਜਾਗੋ ਹੁੰਦੀ ਏ ਕੋਈ

ਆਪਾਂ ਫੁਲਕਾਰੀ ਵਗੈਰਾ

ਕਿੰਨੀ ਵਧੀਆ ਲੱਗਦੀ ਏ ਉਹ ਵੀ

ਜਾਗੋ ਤੇ ਜਾਂ ਕੋਈ ਵਧੀਆ ਤਿਉਹਾਰ ਹੋਵੇ ਫ਼ਿਰ ਆਪਾਂ ਸੂਟ ਦੇ ਨਾਲ ਫੁਲਕਾਰੀ ਲੈ ਲੇਨੇ ਆਂ ਨਾ.

ਕਿੰਨੀ decent look ਦਿੰਦਾ ਨਾਲੇ women ਨੂੰ ਚਲੋ ਠੀਕ ਏ ਸਟਾਇਲਨ ਹਾਂ ਠੀਕ ਆਂ ਤੂੰ ਵੀ ਚੱਲ enjoy ਕ਼ਰ ਵਿਆਹ

ਤੁਸੀਂ ਵੀ ਦੇਖਿਉ western style marriage

ਹਾਂ ਕੋਈ ਨਾਂ ਤੂੰ ਮੈਂਨੂੰ ਭੇਜਦੇ ਫ਼ਿਰ ਮੈਂ ਦੇਖ ਲੈਨੀ ਆ ਆ ਜਾਨੀ ਆਂ.

ਹਾਂਜੀ ਵਧੀਆ. ਤੁਸੀਂ ਸੁਣਾਓ ma'am ਠੀਕ-ਠਾਕ? ਹਾਂਜੀ. ਠੀਕ ਹੈ. ਹੋਰ?

ਹਾਂਜੀ. family ਵੀ ਠੀਕ ਹੈ. ਅਪਣਾ ਸੁਣਾਓ?

ok. ਹੋਰ? ਅਪਨੇ ਮਮ.

ਅਸੀਂ ਬੱਚਿਆਂ ਨਾਲ ਗਏ ਸੀ ma'am ਜਿੱਦਾਂ science city ਗਏ ਸੀਗੇ.

ਹਾਂਜੀ. ਬਸ ਤੇ ਲੈ ਕੇ ਗਏ ਸੀਗੇ.

ਚੀਜਾਂ ਦੇਖੀਆਂ. ਹਾਂਜੀ. group ਬਣਾਏ ਗਏ ਸੀ ਬੱਚਿਆਂ ਦੇ ਕਿਉਂਕਿ ਬੱਚੇ ਕਾਫੀ ਜਿਆਦਾ ਸੀਗੇ.

ਬਾਕੀ ਜਿੱਦਾਂ ਦੇਖਿਏ ਆਪਾਂ ਪਹਿਲਾਂ ਮਨੋਰੰਜਨ ਕਰਦੇ ਸੀ.

ਸਾਧਨ ਦੇਖ ਲਇਏ ਜੋ ਅਪਨੇ ਕੋਲ ਚੀਜਾਂ ਹੁੰਦੀਆਂ ਸੀ ਮਨੋਰੰਜਨ ਕਰਨ ਲਈ.

ਭਾਂਵੇ ਆਪਾਂ ਜਿੰਨਾ ਮਰਜੀ ਚਲੇ ਜਾਈਏ, ਹੈ ਨਾ. ਘੁਮੰਣ ਵਾਸਤੇ ਕਿਸੇ ਦੇ ਵੀ ਨਾਲ ਤਾਂ ਓੱਥੇ ਮਨੋਰੰਜਨ ਜਿਹੜਾ ਹੈ ਕ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਮਿਲਦਾ ਹੈ. ਤੇ ਹੁਣ ਵਾਲੇ ਬੱਚਿਆਂ ਲਈ ਜਿਹੜਾ ਕਿ school time ਦੇ ਵਿੱਚ ਲੈ ਕੇ ਜਾਇਆ ਜਾਂਦਾ ਉਨ੍ਹਾਂ ਨੂੰ ਮਨੋਰੰਜਨ ਵਾਸਤੇ. ਆਪਣੇ time .

ਆਪੀ ਮਨੋਰੰਜਨ ਲਭਦੇ ਸੀਗੇ ਕਰਨ ਵਾਸਤੇ

ਬਹੁਤ ਸਾਰੇ ਸਾਧਨ ਨੇ ਬੱਚੇ ਮਨੋਰੰਜਨ ਅਪਣਾ ਕਰ ਲੈਂਦੇ ਹੈ. ਹਾਂਜੀ. ਪਹਿਲਾਂ ਜਿੱਦਾਂ ਆਪਾਂ ਅਅ ਖੇਡਾਂ ਖੇਡੇ ਸੀਗੇ.

ਹੀ ਕਹਿ ਲੋ ਆਪਾਂ ਨੂੰ ਭੁੱਖ ਵੀ ਬੜੀ ਜਿਆਦਾ ਲਗਦੀ ਸੀ.

ਤਾਂ ਪਹਿਲੇ ਵਾਲੇ ਮਨੋਰੰਜਨ 'ਚ ਤੇ ਹੁਣ ਵਾਲੇ 'ਚ ਬੜਾ ਅਅ

ਕੱਲੇ TV ਹੁੰਦੇ ਸੀ, ਅਨਟੀਨੇ ਹੀ ਹੁੰਦੇ ਸੀਗੇ.

ਸਾਰੀ family ਇਕੱਠੀ ਬੈਠ ਕੇ ਦੇਖਦੀ ਸੀ. family ਦਾ ਹੀ ਮਨੋਰੰਜਨ

friend circle ਵੀ ਬਹੁਤ ਥੋੜਾ ਹੈ. ਘਰ ਹੈ TV ਤੇ ਬੈਠੇ ਰਹਿਣਗੇ ਸਾਰਾ

phone ਤੇ ਬੈਠ ਗਿਆ ਤੇ friends ਵੀ ਹੈ ਜਿਹੜੇ ਕਿ ਅਪਨੇ line ਦੇ ਵਿੱਚ ਵੀ ਨਹੀਂ ਹੋਣਗੇ. ਨਾ ਉਨ੍ਹਾਂ ਨਾਲ ਬੈਠੇ ਕੇ proper initialTVinitial ਦੇਖ ਸਕਦੇ ਹਾਂ.

ਪਹਿਲਾਂ ਵਾਲਾ ਤਾਂ ਬਹੁਤ ਵਧੀਆ ਸੀ ਸਾਰੀ-ਸਾਰੀ family ਬੈਠਣਾ ਕੋਈ picture ਚਲਣੀ ਤਾਂ ਰਾਤ ਨੂੰ ਬੈਠ ਕੇ ਦਰੀਆਂ ਬਿਛਾ ਕੇ ਥੱਲੇ ਬੈਠਦੇ ਹੁੰਦੇ ਸੀ.

ਆਪਣਾ-ਆਪਣਾ channel ਲਾ ਲੈਂਦੇ ਹੈ. ਹਰੇਕ ਦੇ room ਦੇ ਵਿੱਚ TV ਲੱਗ ਗਿਆ.

ਆਪਣਾ-ਆਪਣਾ channel ਲਾ ਲਏ ਜਾਂ ਫੋਨਾਂ ਤੇ ਬੈਠੇ ਰਹਿੰਦੇ, ਨਾ family ਇਕੱਠੀ ਹੁੰਦੀ ਹੈ.

ਹਾਂਜੀ. ਬਹੁਤ ਹੀ ਫਰਕ ਹੈ ਆਉਣ ਵਾਲੇ 'ਚ ਤਾਂ ਫਿਰ physically ਵੀ ਬੱਚੇ ਓੱਦਾਂ ਦੇ ਹੀ ਬਣ ਗਏ ਆਪਣੇ.

ਤਾਂ ਮਨੋਰੰਜਨ ਵੀ ਨਾਲ-ਨਾਲ ਕਰਦੇ ਸੀਗੇ ਚੀਕਾਂ ਮਾਰਨੀਆਂ, ਤਾਂ ਬੜਾ ਵਧੀਆ family ਦੇ ਨਾਲ ਬੈਠ ਕੇ ਜਿਹੜੇ ਆਪਾਂ ਬਬ enjoy ਕਰਦੇ ਹੁੰਦੇ ਸੀ. ਹੁਣ ਵਾਲਾ ਮਨੋਰੰਜਨ ਤਾਂ ਹਾਂਜੀ ਸਿਰਫ ਟੀਵੀਆਂ ਤੱਕ ਹੀ ਸੀਮਿਤ ਰਹੀ ਗਿਆ ਜਾਂ ਫੋਨਾਂ ਤੱਕ ਹੀ.

ਹਾਂਜੀ ਪਿੰਡਾਂ ਦੇ ਵਿੱਚ ਨੇ ਓਹ ਤਾਂ ਫਿਰ ਵੀ ਕਰ ਲੈਂਦੇ ਹੈ.

ਤੇ ਓਦੋਂ girls ਸੀਗੀਆਂ ਰੱਸੀ ਟੱਪਦੇ ਸੀਗੇ ਤਾਂ ਓਦੇ ਨਾਲ physical ਵੀ work ਹੁੰਦਾ ਸੀ.